ਆਸ਼ਿਰਵਾਦ ਦੇ ਕੇ ਪੰਜਾਬ ਵੱਲ ਤੋਰਿਆ ਸੀ, ਛੱਬੀ ਜਨਵਰੀ ਸਤਾਰਾਂ ਸੌ ਅੱਠ, ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਸ਼ਿਰਵਾਦ ਦੇ ਕੇ, ਪੰਜਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਭਾਈ ਦਇਆ ਸਿੰਘ, ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ, ਭਾਈ ਰਣ ਸਿੰਘ ਤੇ ਭਾਈ ਬਾਜ ਸਿੰਘ, ਆਪਣੇ ਭੱਠੇ ਵਿੱਚੋਂ ਪੰਜ ਤੀਰ, ਨਗਰਾ, ਨਿਸ਼ਾਨਾ ਅਹ ਨਗਾਰਾ, ਨਿਸ਼ਾਨ, ਸਾਹਿਬ ਸਿਖਾਂ ਲਈ ਹੁਕਨਾਮੇ, ਤੇ ਵੀਹ ਹੋਰ ਸਿੰਘ ਨਾਲ ਦੇ ਕੇ ਪੰਜਾਬ ਵੱਲ ਨੂੰ ਤੋਰ ਦਿੱਤਾ ਵਜੀਰ ਖਾਨ ਜੋ ਗੁਰੂ ਸਾਹਿਬ ਨੂੰ ਆਪਣਾ ਸਭ ਤੋ ਵਡਾ ਦੁਸ਼ਮਨ ਸਮਝਦਾ ਸੀ, ਸਿਖਾਂ ਤੇ ਗੁਰੂ ਸਾਹਿਬਾਂ ਤੇ ਨਜ਼ਰ ਰੱਖਣ ਰੱਖਣ ਲਈ ਆਪਣੇ ਸੁਹੀਏ ਪਹਿਲੇ ਹੀ ਛੱਡ ਹੋਏ ਛੱਡੇ ਹੋਏ ਸਨ, ਅਤੇ ਉਸਦਾ ਹੁਕਮ ਨਾਲ ਨੰਦੇੜ ਦੇ ਹਾਕਮ ਨੇ ਸਿੰਘਾਂ ਦੇ ਪਿੱਛੇ ਆਪਣੀ ਆਦਮੀ ਭੇਜ ਦਿੱਤੇ, ਜਦੋਂ ਬੰਦਾ ਸਿੰਘ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਨੰਦੇੜ ਤੋਂ ਸ਼ਾਹੀ ਫੋਜ਼ ਉਨਾਂ ਦਾ ਪਿੱਛਾ ਕਰ ਰਹੀ ਹੈ, ਤਾਂ ਉਨ੍ਹਾਂ ਨੂੰ ਗੁਮਰਾਹ ਕਰਨ ਲਈ ਚਾਰੋ ਪਾਸੇ ਪੰਜ ਪੰਜ ਸਿੱਖ ਭੇਜ ਕੇ ਆਪਣੇ ਘੋੜਿਆਂ ਦੀਆਂ ਟਾਪਾਂ ਦੇ ਨਿਸ਼ਾਨ ਛਡ ਦਿੱਤੇ ਅਤੇ ਉੱਥੋਂ ਪੱਚੀ ਕੁ ਮੀਲ ਦੀ ਦੂਰੀ ਤੇ ਬਟੇਰੇ ਕਸਬਾ ਅੰਬਾਂ ਦੇ ਬਾਗ਼ ਵਿੱਚ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 ਠੀਕ ਹੈ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਨੂੰ ਸਾਂਝੀ ਕਰਨ ਦੇ ਲਈ। ਹਾਂਜੀ thank you ਜੀ।

ਵੀ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਭੇਜਣਾ ਤੇ ਇਹਨੂੰ ਬਾਹਰ ਭੇਜਿਆ ਉਹਨੂੰ ਭੇਜਿਆ ਇਵੇਂ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 ਉਹਨਾਂ ਨੇ ਸੋਚਿਆ ਵੀ ਸਾਡਾ ਜਿਹੜਾ ਮੁੰਡਾ ਹੈਗਾ ਉਹ ਵੀ ਬਾਹਰ ਚਲੇ ਜਏ ਤੇ ਉਹ ਹੌਲੀ ਹੌਲੀ ਸਮੇਂ ਤੋਂ ਬਾਅਦ ਇੱਕ ਜਾਂ ਦੋ ਸਾਲ ਬਾਅਦ, ਉਹ ਕੈਨੇਡਾ ਉਹ ਵੀ ਨਾਲ

ਇਹਨੂੰ ਆਪਣੇ ਜੀਵਨ ਵਿੱਚ ਵੀ ਵੀ ਅਮਲ ਕਰਨਾ ਜਾਂ ਚਾਹੀਦਾ ਹੈ ਵੀਹਵੀਂ ਸਦੀ ਵਿੱਚ ਮਨੁੱਖ ਨੇ ਅਜਿਹੀਆਂ ਕਈ ਲੱਭਤਾਂ ਤੇ ਪ੍ਰਾਪਤੀਆਂ ਹਾਸਿਲ ਕਰ ਲਈ ਕਰ ਲਈਆਂ ਹਨ ਜਿੰਨਾਂ ਉੱਪਰ ਮਨੁੱਖਤਾ ਨੂੰ ਬਹੁਤ ਮਾਣ ਹੈ, ਮਨੁੱਖ ਵਿੱਚ ਲਗਨ ਹੈ ਹੈ, ਹਿੰਮਤ ਹੈ, ਜਿਸਦੇ ਸਦਕਾ ਕਾਮਯਾਬੀ ਉਸਦੇ ਕਦਮ ਚੁੰਮਦੀ ਹੈ, ਇਹਨਾਂ ਪ੍ਰਾਪਤੀਆਂ ਵਿੱਚ ਹਿੱਸਾ ਪਾਉਣ ਵਾਲੇ

ਅੰਮ੍ਰਿਤਾ ਪ੍ਰੀਤਮ ਦੀ ਆਧੁਨਿਕ ਪੰਜਾਬੀ ਸਾਹਿਤ ਵਿੱਚ ਵਿ~ ਵਿਆਪਕ ਤੌਰ ਤੇ ਅਤੇ ਆਧੁਨਿਕ ਪੰਜਾਬੀ ਵਿੱਚ ਕਵਿਤਾ ਵਿੱਚ ਵਿਸ਼ੇਸ਼ ਤੌਰ ਤੇ ਬਹੁਤ ਉੱਘਾ ਸਥਾਨ ਹੈ ਉਸਨੇ ਲਗਪਗ ਹਰ ਸਾਹਿਤ ਰੂਪ ਵਿੱਚ ਸ੍ਰੇਸ਼ਟ ਤੋਂ ਸ੍ਰੇਸ਼ਟ ਰਚਨਾਵਾਂ ਲਿਖੀਆਂ ਹਨ, ਉਸਦੀਆਂ ਕਵੀ~ ਕਾਵਿਕ ਤੇ ਸਾਹਿਤਕ ਰਚਨਾਵਾਂ ਬਹੁਤ ਵੱਡੀ ਗਿਣਤੀ ਵਿੱਚ ਪ੍ਰਾਪਤ ਹਨ, ਅੰਮ੍ਰਿਤਾ ਪ੍ਰੀਤਮ ਦੇ ਜਨਮ ਹੋਇਆ ਜਿਹੜਾ ਉਹ ਉੱਨੀ ਸੌ ਉੱਨੀ ਵਿੱਚ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 ਪ੍ਰਗਤੀਵਾਦੀ ਤੇ ਸਮਾਜ ਵਿੱਚ ਚੇਤਨਾ ਭਰਪੂਰ ਸਾਹਿਤ ਰਚਨ ਵੱਲ ਰੁੱਖ ਕਰ ਲਿਆ ਉਸਨੇ ਪੰਜਾਬੀ ਕਵੀ ਜਗਤ ਨੂੰ ਅਨੇਕਾਂ ਕਾਵਿ ਸੰਗ੍ਰਹਿ ਦਿੱਤੇ ਅਤੇ ਜਿੰਨਾਂ ਵਿੱਚ ਕੁੱਝ ਪ੍ਰਸਿੱਧ ਹਨ, ਪੱਥਰ ਗਿੱਟੇ, ਲੰਮੀਆਂ ਵਾਟਾਂ ਸੁਨਿਹੜੇ, ਅਜੋਕਾ ਚੇਤੀ, ਨਾਗਮਣੀ, ਕਾਗਜ਼ ਤੇ ਕੈਨਵਸ ਆਦਿ

ਪਦਮ ਸ੍ਰੀ ਗਿਆਨ ਪੀਠ award ਪੰਜਾਬ ਸਰਕਾਰ ਵੱਲੋਂ ਸਨਮਾਨ ਆਦਿ ਉਸਨੂੰ ਕਈ ਸੰਸਥਾਵਾਂ ਤੋਂ ਦੀਆਂ Honorary ਡਿਗਰੀਆਂ ਮਿਲ ਚੁੱਕੀਆਂ ਹਨ, ਅਤੇ ਉਹ ਭਾਰਤੀ ਰਾਜ ਸਭਾ ਦੀ ਨਾਮਜਦ ਮੈਂਬਰ ਵੀ ਰਹਿ ਚੁੱਕੀ ਹੈ। ਅੰਮ੍ਰਿਤਾ ਪ੍ਰੀਤਮ ਦੀਆਂ ਕਈ ਕਵਿਤਾਵਾਂ ਵਿੱਚ ਸਮਾਜਿਕ ਬੁਰਾਈਆਂ ਦਾ ਤਿੱਖਾ ਵਿਰੋਧ ਹੈ ਤੇ ਉਹ ਮਨੁ~ ਆਧੁਨਿਕ ਜੀਵਨ ਦੀਆਂ ਅਨੇਕਾਂ ਸਮੱਸਿਆਵਾਂ ਦਾ ਪ੍ਰਭਾਵਸ਼ਾਲੀ

ਦੀ ਕਵਿਤਾ ਹੈ ਵਿਸ਼ੇਸ਼ਤਾ ਨਾਂ ਦੀ ਸਮੱਸਿਆਵਾਂ ਦਾ ਚਿਤਰਣ ਉਸ ਤੇ ਉਸ ਤੇ ਹੋ ਰਹੀਆਂ ਵਧੀਕੀ ਵਿਸ਼~ ਵਿਸ਼ਲੇਸ਼ਣ ਹੈ ਇਸਦੇ ਨਾਲ ਹੀ ਉਹ ਨਾਰੀ ਦੀ ਬੇਬਸੀ ਨੂੰ ਪੇਸ਼ ਕਰਕੇ ਉਹ ਉਸਨੂੰ ਚੇਤੰਨ ਤੇ ਕਿਰਿਆਸ਼ਾਲੀ ਬਣਾਉਂਦੀ ਹੈ, ਉਹ ਔਰਤ ਜਾਤੀ ਉੱਤੇ ਸਦੀਆਂ ਤੋਂ ਰਹੇ ਜ਼ੁਲਮ ਦਾ ਡੱਟ ਕੇ ਵਿਰੋਧ ਕਰਦੀ ਹੈ, ਅੰਮ੍ਰਿਤਾ ਪ੍ਰੀਤਮ ਦੀ ਕਵੀ ਸ਼ੈਲੀ ਬੜੇ ਸ੍ਰੇਸ਼ਟ ਹੈ ਤੇ ਮਿਆਰੀ ਗੁਣਾਂ ਨਾਲ ਭਰਪੂਰ ਹੈ, ਉਹ ਵਿਅੰਗ ਪ੍ਰਤੀਕ

ਛਾਪ ਹੈ ਕਿ ਉਸ ਨੇ ਵੱਡੀ ਗਿਣਤੀ ਵਿੱਚ ਨੌਜਵਾਨ ਕਵੀਆਂ ਤੇ ਲੇਖਕਾਂ ਨੂੰ ਪ੍ਰੇਰਿਤ ਤੇ ਪ੍ਰਭਾਵਿਤ ਕੀਤਾ ਹੈ, ਅੰਤਰ ਰਾਸ਼ਟਰੀ ਪੱਧਰ ਉੱਤੇ ਵੀ ਉਸਦਾ ਬੜਾ ਸਨਮਾਨ ਯੋਗ ਸਥਾਨ ਹੈ l ਉੱਨੀ ਸੌ ਸੰਤਾਲੀ ਵਿੱਚ ਭਾਰਤ ਆਜ਼ਾਦ ਹੋਇਆ ਸੀ ਪਰ ਉਸ ਨਾਲ ਹੀ ਦੇਸ ਦੀ ਵੰਡ ਦਾ ਭਿਆਨਕ ਦੁਖਾਂਤ ਵੀ ਵਾਪਰਿਆ ਵੰਡ ਦਾ ਸਭ ਤੋਂ ਵੱਡਾ, ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ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

ਉਹ ਆਵਾਜ਼ ਮੁੜ ਉਠਾਉਣ ਦਾ ਸੁਨੇਹਾਂ ਦਿੰਦੀ ਹੈ, ਜਿਸ ਨਾਲ ਪੰਜਾਬ ਵਿੱਚ ਫਿਰ ਤੋਂ ਪਿਆਰ ਹਮਦਰਦੀ ਤੇ ਆਦਰ ਵਰਗੀਆਂ ਕੀਮਤਾਂ ਨੂੰ ਯਾਦ ਕਰਕੇ ਸਥਾਪਤ ਕੀਤੇ ਗਏ ਹਨ ਸੱਤ ਵਰੇ, ਅੰਮ੍ਰਿਤਾ ਪ੍ਰੀਤਮ ਨੂੰ ਕਾਫ਼ੀ ਗਿਣਤੀ ਵਿੱਚ ਪਿਆਰ ਭਰੀਆਂ ਕਵਿਤਾਵਾਂ ਲਿਖੀਆਂ ਹਨ, ਪਰ ਇਸ ਵਿੱਚ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 ਵਿਛੋੜਾ ਤੇ ਦੁਖ ਦਰਦ ਵੀ ਪੱਲੇ ਪੈਂਦਾ ਹੈ, ਇਸ ਕਵਿਤਾ ਵਿੱਚ ਸੱਤ ਦਾ ਅੰਕ ਬੜਾ ਪ੍ਰੀਤਵ ਪ੍ਰਤੀਕਾਤਮਕ ਹੈ ਇਹ ਪਿਆਰ ਭਾਵਨਾ ਦੀ ਇੱਕ ਹੋਰ ਸੁੰਦਰ ਕਵਿਤਾ ਹੈ ਅਜੋਕਾ ਲਾਲ ਰੰਗ ਦਾ ਇੱਕ ਫੁੱਲ ਹੈ ਜੋ ਕਿ ਦੱਖਣੀ ਭਾਰਤ ਵਿੱਚ ਉੱਘ~ ਉੱਘਦਾ ਹੈ, ਇਸ ਖੂਬਸ਼ੂਰਤ

ਇਹ ਸੂਖਮ ਪਿਆਰ ਨਾਲ ਭਾਵਨਾ ਦਾ ਸੰਵੇਦਨਸ਼ੀਲ ਗੀਤ ਹੈ, ਅਜੋਕੇ ਕੋਮਲ ਤੇ ਸੂਖਮ ਅਹਿਸਾਸਾਂ ਨੂੰ ਚਾਨਣ ਦੀ ਫੁਲਕਾਰੀ ਦਾ ਨਾਂ ਦਿੱਤਾ ਗਿਆ ਹੈ, ਇਸ ਕਵਿਤਾ ਦੇ ਬੋਲ ਮਾਨਸਿਕ ਤੜਪ ਤੇ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 ਤੋਂ ਇਲਾਵਾ ਇੱਕ ਹੋਰ ਬੁਰਾ ਪ੍ਰਭਾਵ ਆਧੁਨਿਕ ਚੇਤਨਾ ਦਾ ਹੈ ਆਧੁਨਿਕ ਜੀਵਨ ਦੀਆਂ ਕਈ ਜਠਿਲਤਾਵਾਂ ਨੂੰ ਉਸਨੇ ਖੂਬੀ ਬਿਆਨ ਕੀਤਾ ਹੈ, ਇਸ ਕਵਿਤਾ ਵਿੱਚ ਉਹ ਸਾਂਝੀ ਜੀਵਨ ਜਾਂਚ ਨੂੰ ਪੇਸ਼ ਕਰਦੀ ਹੋਈ ਬੜੇ ਕਲਾਤਮਕ ਢੰਗ ਨਾਲ ਪੀੜ੍ਹੀਆਂ ਵਿਚਾਲੇ ਪਾੜੇ ਨੂੰ ਖਤਮ ਕਰਨ ਦਾ ਸੁਨੇਹਾਂ ਦਿੰਦੀ ਹੈ, ਇਸ ਕਵਿਤਾ ਵਿੱਚ ਸਾਰੀ ਦੁਨੀਆਂ ਤੋਂ ਦੁਨੀਆਂ ਦੇ ਮਨੁੱਖਾਂ ਨੂੰ ਇੱਕ ਸਾਂਝ ਵਿੱਚ ਬੁੱਝਣ ਦਾ ਮਹੱਤਵਪੂਰਨ ਪੈਗਾਮ ਦਿੰਦੀ ਹੈ, ਤੇ ਅੱਜ ਦਾ ਜਿਹੜਾ ਯੁੱਗ ਚੱਲ ਰਿਹਾ ਇਹ ਬਹੁਤ ਹੀ ਭੈੜਾ ਯੁੱਗ ਸਾਨੂੰ ਦੇਖਣ ਨੂੰ ਮਿਲਦਾ ਹੈ ਬਾਵਾ ਬਲਵੰਤ ਸਿੰਘ ਦਾ ਜਨਮ ਨੂੰ ਪਿੰਡ ਨਸ਼ੇਠਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਠਾਕੁਰ ਦੀਨਾਨਾਥ ਦੇ ਘਰ ਹੋਇਆ, ਉਸਨੇੇ ਬਚਪਨ ਤੋਂ ਘਰ ਵਿੱਚ, ਘਰ ਵਿਖੇ ਹੀ ਵਿਦਿਆ ਹਾਸਿਲ ਕੀਤੀ ਹੈ ਅਤੇ ਆੜਤ ਦੀ ਦੁਕਾਨ ਉੱਤੇ ਕੁੱਝ ਸਾਲ ਕੰਮ ਵੀ ਕਰਿਆ, ਕੰਮ ਵੀ ਸਿੱਖਿਆ, ਪਰ ਉਸਦਾ ਧਿਆਨ ਸਾਹਿਤਿਕ ਰੁਚੀਆਂ ਵੱਲ ਸੀ, ਉਹ ਆਜ਼ਾਦ ਅੰਦੋਲਨ ਵੱਲ ਖਿੱਚਿਆ ਗਿਆ ਅਤੇ ਉਸਨੇ ਉਰਦੂ ਵਿੱਚ ਦੇਸ ਪਿਆਰ ਦੀਆਂ ਕਵਿਤਾਵਾਂ ਲਿਖੀਆਂ ਉਸਨੂੰ ਪੰਜਾਬ ਵਿੱਚ ਛੇ ਕਾਵਿ ਸੰਗ੍ਰਹਿ ਰਚੇ ਸਨ, ਜਿੰਨਾਂ ਵਿੱਚ ਮਹਾਂ ਨਾਚ, ਬੰਦਰਗਾਹ ਅਤੇ ਆਦਿ ਪ੍ਰਮੁੱਖ ਹਨ ਬਾਵਾ ਬਲਵੰਤ ਭਾਵੇਂ ਸਕੂਲਾਂ ਜਾਂ ਕਾਲਜਾਂ ਦੀਆਂ ਜਮਾਤਾਂ ਨਹੀਂ ਸੀ ਪੜ੍ਹਿਆ ਪਰ ਉਸਦਾ ਜੀਵਨ ਅਨੁਭਵ ਬਹੁਤ ਵਿਸ਼ਾਲ ਸੀ ਇਹ ਇਹ ਮੈਂ ਕਹਾਣੀ ਇੱਥੇ ਹੀ ਸਮਾਪਤ ਕਰਦਾ ਹਾਂ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਚੰਗਾ ਜੀ। ਤੇ ਇਹ ਕਹਾਣੀ ਮੈਂ ਇੱਥੇ ਹੀ ਸਮਾਪਤ ਕਰਦਾ ਹਾਂ ਤੇ ਹੁਣ ਮੈਂ ਜਿਹੜੇ ਤੁਹਾਨੂੰ ਦੱਸਿਆ ਬਹੁਤ ਹੀ ਵਧੀਆ ਗੱਲ ਦੱਸੀ ਸੀ ਤੇ ਇਹਦੇ ਲਈ ਧੰਨਵਾਦ ਨਮਸ਼ਕਾਰ। ਵਿਸ਼ਵ ਸਿਹਤ ਦਿਵਸ ਹਰ ਸਾਲ ਸੱਤ ਅਪ੍ਰੈਲ ਨੂੰ ਸਾਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ ਵਿਸ਼ਵ ਸਿਹਤ ਸੰਗਠਨ ਨੇ ਉੱਨੀ ਸੌ ਅੜਤਾਲੀ ਪਹਿਲੀ ਵਿਸ਼ਵ ਸਿਹਤ ਸਭਾ ਦੀ meeting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

ਚੰਗੇ ਖਾਣ ਪੀਣ, ਸਾਫ਼ ਸਫ਼ਾਈ ਅਤੇ ਕਸਰਤ ਨਾਲ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦੇ ਲਈ ਯਤਨ ਕਰਨਾ ਚਾਹੀਦੇ ਹਨ, ਹਰ ਸਾਲ ਲੋਕਾਂ ਨੂੰ ਚੰਗੀ ਸਿਹਤ ਚੰਗੀ ਲੋਕਾਂ ਨੂੰ ਚੰਗੀ ਸਿਹਤ, ਚੰਗੀ ਸਿਹਤ ਖਾਣ ਪੀਣ ਦੇ ਦੇ ਚੰ~ ਚੰਗੇ ਖਾਣ ਪੀਣ ਦੇ ਚੰਗੇ ਅਸੂਲ ਅਤੇ ਬਿਮਾਰੀਆਂ ਤੋਂ ਬਚਾਅ ਲਈ ਵਰਤੀਆਂ ਜਾਣ

ਸਾਵਧਾਨੀਆਂ ਬਾਰੇ ਜਾਣੂ ਕਰਵਾਇਆ, ਕਸਰਤ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ junk food ਤੋਂ ਦੂਰ ਰਹਿਣਾ ਚਾਹੀਦਾ ਹੈ ਵਿਸ਼ਵ ਸਿਹਤ

ਕਰਨਾ ਚਾਹੀਦਾ ਹੈ ਵਿਦੇਸ਼ ਚੌਦਾਂ ਬਰਦਾ ਰੋਗ ਤੇ ਤੇਰਾਂ ਸਿਹਤਮੰਦ ਦਿਲ ਬਾਰਾਂ ਚੰਗੀ ਸਿਹਤ, ਦੀ ਕਾਰਵਾਈ ਨਹੀਂ ਤਾਂ ਕੱਲ੍ਹ ਕੋਈ ਇਲਾਜ, ਸਹਿਰਾਂ ਦਾ ਵਿਕਾਸ ਅਤੇ ਸਿਹਤ ਜ਼ਿੰਦਗੀ ਨੂੰ ਬਚਾਉ ਤਾਂ ਸੰਕਟ ਜ਼ਿੰਦਗੀ ਨੂੰ ਬਚਾਉ ਤਾਂ ਸੰਕਟ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 ਦੋ ਹਜ਼ਾਰ ਛੇ ਸਿਹਤ ਦੇ ਲਈ ਇਕੱਠੇ ਕੰਮ ਕਰਨਾ ਪੰਜ ਹਰ ਮਾਤਾ ਅਤੇ ਬੱਚੇ ਸਿਹਤ ਦਾ ਧਿਆਨ ਹੋਵੇ। ਸੜਕ ਸੁਰੱਖਿਆ, ਬੱਚੇ ਲਈ ਤੰਦਰੁਸਤ ਵਾਤਾਵਰਣ ਲਈ ਜੀਵਨ ਦਾ ਭਵਿੱਖ ਸੰਭਾਲੋ, ਸਿਹਤ ਲਈ ਕੰਮ, ਮਾਨਿਸਕ ਸਿਹਤ ਦੀ ਤੰਦਰੁਸਤੀ ਲਈ ਦੇਖਭਾਲ ਕਰੋ, ਸੁਰੱਖਿਅਤ ਖੂਨ ਮੇਰੇ ਤੋਂ ਸ਼ੁਰੂ ਕਰੋ। ਉਮਰ ਦੀ ਸਰਗਰਮ ਫਰਕ ਦਰਸਾਉਂਦੀ ਹੈ ਤੰਦਰੁਸਤ ਮਾਤਾ ਛੂਤ ਦੀ ਬੀਮਾਰੀ ਤੋਂ ਬਚਾ, ਬਿਹਤਰ ਜ਼ਿੰਦਗੀ ਲਈ ਸਿਹਤਮੰਦ ਸ਼ਹਿਰ, ਪੋਲੀਓ ਦਾ ਖਾਤਮਾ, ਵਿਸ਼ਵ ਜਲ ਦਿਵਸ਼ ਵਿਸ਼ਵ ਜਲ ਦਿਵਸ ਬਾਈ ਮਾਰਚ ਨੂੰ ਮਨਾਇਆ ਜਾਂਦਾ ਹੈ ਸਾਲ ਉੱਨੀ ਸੌ ਬਾਨਵੇਂ ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਣ day ਤੇ ਵਿਕਾਸ ਸੰਬੰਧੀ ਹੋਈ conference ਵਿੱਚ ਸ਼ੁੱਧ ਤੇ ਸਾਫ ਪਾਣੀ ਲਈ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਏ ਜਾਣ ਲਈ ਸਿਫਾਰਸ਼ ਕੀਤੀ ਗਈ ਸੀ ਤੇ ਇਸ ਉੱਪਰੰਤ ਸੰਯੁਕਤ ਰਾਸ਼ਟਰ ਦੀ ਜਨਰਲ assembly ਨੇ ਬਾਈ ਮਾਰਚ ਉੱਨੀ ਸੌ ਤਰਾਨਵੇਂ ਨੂੰ ਪਹਿਲਾਂ ਸੰਸਾਰ

ਤੋਹਫ਼ਾ ਹੈ ਪਾਣੀ ਧਰਤੀ ਉੱਪਰ ਪਾਣੀ ਅਤੇ ਜੀਵਨ ਦਾ ਬਹੁਤ ਅਟੁੱਟ ਰਿਸ਼ਤਾ ਹੈ, ਪਾਣੀ ਤੋਂ ਬਗ਼ੈਰ ਮਨੁੱਖੀ ਜੀਵਨ ਸੰਭਵ ਨਹੀਂ ਹੈ। ਇਸ ਦਾ ਮੰਤਵ ਲੋਕਾਂ ਵਿੱਚ ਪਾਣੀ ਨੂੰ ਬਚਾਉਣ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਹੈ ਇਹ ਸੰਸਥਾ ਪਾਣੀ ਦੇ ਨਮੂਨੇ ਭਰ ਕੇ ਉਨ੍ਹਾਂ ਦੇ test ਕਰਦੀ ਹੈ ਅਤੇ ਉਧਾਰ ਸੁਧਾਰ ਲਈ ਯਤਨ ਕਰਦੀ ਹੈ ਪਾਣੀ ਪਾਣੀ ਦੀ quality ਪਾਣੀ ਪਾਣੀ ਦੀ quality ਦੀ ਪੱਧਰ ਨੂੰ ਦੇਖਣ ਲਈ ਇਸ ਦਿਨ ਦੁਨੀਆ ਦੇ ਸੌ ਤੋਂ ਵੱਧ ਦੇਸ਼ਾਂ ਵਿੱਚ ਪਾਣੀ ਦੀ ਪਰਖ ਕੀਤੀ ਗਈ ਸਮੱਸਿਆ ਅਤੇ ਹੱਲ, ਸੰਸਾਰ ਵਿੱਚ ਹਾਲੇ ਵੀ ਸੱਤ ਸੌ ਅੱਸੀ ਮਿਲੀਅਨ ਲੋਕ, ਲੋਕ ਪਾਣੀ ਪ~ ਪੀਣ ਵਾਲੇ ਸਾਫ ਤੇ ਸ਼ੁੱਧ ਤੋਂ ਵਿਰਵੇ ਹਨ, ਸੰਸਾਰ ਵਿੱਚ ਸੱਤ ਬਿਲੀਅਨ ਲੋਕਾਂ ਨੂੰ ਅੱਜ ਪਾਣੀ ਮੁਹੱਈਆ ਕਰਵਾਉਣ ਦੀ ਲੋੜ ਹੈ, ਜਦੋਂ ਕਿ ਦੋ ਹਜ਼ਾਰ ਪੰਜਾਹ ਤੱਕ ਦੋ ਬਿਲੀਅਨ ਲੋਕਾਂ ਦੇ ਇਸ ਵਿੱਚ ਹੋਰ ਸ਼ਾਮਲ ਹੋ ਜਾਣ ਦੀ ਉਮੀਦ ਹੈ। ਸੰਸਾਰ ਪੱਧਰ ਤੇ ਵੱਡੀ ਗਿਣਤੀ ਵਿੱਚ ਲੋਕ ਪਾਣੀ ਪੀਣ ਨੂੰ ਤਰਸ ਰਹੇ ਹਨ ਤੇ ਪਾਣੀ ਦੇ ਸਾਧਨ ਸੀਮਤ ਹਨ, ਪਾਣੀ ਦੀ ਬੱਚਤ ਤੇ ਇਸ ਨੂੰ ਪ੍ਰਦੂਸ਼ਤ ਕਰਨ ਹੋਣ ਤੋਂ ਬਚਾਉਣ ਲਈ ਗੰਭੀਰ ਉੱਪਰਾਲੇ ਉੱਪਰਾਲੇ ਗੰਭੀਰ ਉੱਪਰਾਲੇ ਗੰਭੀਰ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 ਦੁਬਾਰਾ ਵਰਤੋਂ ਵਿੱਚ ਲਿਆਉਣਾ ਤੇ ਕਿੰਨ~ ਕਿੰਨੇ ਚੰਗਾ ਹੋਵੇ ਚੰਗਾ ਹੋਵੇ, ਜੇਕਰ ਸਭ ਲੋਕ ਆਪਣੀ ਜ਼ਿੰਮੇਵਾਰੀ ਨੂੰ ਮਾਤਰਾ ਬਹੁਤ ਅਮ ਅਮ ਵੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜਾਂ ਪਾਣੀ ਨੂੰ ਸਾਫ਼ ਰੱਖਣ ਨੇ ਬਿਨਾਂ ਸ਼ੱਕ ਧਰਤੀ ਉੱਪਰ ਪਾਣੀ ਦੀ ਮਾਤਰਾ ਬਹੁਤ ਹੈ, ਪਰ ਸ਼ੁੱਧ ਅਤੇ ਸਾਫ਼ ਪਾਣੀ ਨੂੰ ਜਿਸ ਤਰ੍ਹਾਂ ਮਨੁੱਖ ਗੰਧਲਾ ਕਰ ਰਿਹਾ ਹੈ, ਉਸ ਨੂੰ ਦੇਖਿਆ ਲਗਦਾ ਹੈ ਤੇ ਸਾਫ਼ ਨਿਰਮਲ ਜਲ ਬਹੁਤੀ ਦੇਰ ਤੱਕ ਰਹਿ ਨਹੀਂ ਸਕੇਗਾ ਦੁਨੀਆ ਵਿੱਚ ਇਸ ਦੁਨੀਆ ਵਿੱਚ ਇਸ ਅਮ ਦੁਨੀਆਂ ਵਿੱਚ

ਸਾਲ wise ਹੇਠ ਲਿਖੇ ਅਨੁਸਾਰ ਦੋ ਹਜ਼ਾਰ ਚੌਦਾਂ ਪਾਣੀ ਅਤੇ ਉਰਜਾ ਦੋ ਹਜ਼ਾਰ ਤੇਰਾਂ ਪਾਣੀ ਸਹਿਕਾਰਤਾ, ਦੋ ਹਜ਼ਾਰ ਬਾਰਾਂ ਪਾਣੀ ਅਤੇ ਭੋਜਨ, ਦੋ ਹਜ਼ਾਰ ਗਿਆਰਾਂ ਸਹਿਰਾਂ ਲਈ ਪਾਣੀ ਦੋ ਹਜ਼ਾਰ ਦਸ ਸਿਹਤਮੰਦ ਸੰਸਾਰ ਲਈ ਸਾਫ ਪਾਣੀ, ਦੋ ਹਜ਼ਾਰ ਨੋਂ ਪਾਣੀ ਲਈ ਆਰਪਾਰ ਪਾਣੀ ਲਈ ਆਰਪਾਰ, ਠੀਕ ਹੈ ਪਾਣੀ ਦੀ ਘਾਟ ਨਾਲ ਨਿਜੱਠਣਾ ਪਾਣੀ ਅਤੇ ਸੱਭਿਆਚਾਰ ਤੇ ਦੋ ਹਜ਼ਾਰ ਸਾ~ ਛੇ ਸਾਲ ਦੇ ਜੀਵਨ ਲਈ ਪਾਣੀ ਦੋ ਹਜ਼ਾਰ ਪੰਜ ਭਵਿੱਖ ਲਈ ਪਾਣੀ, ਦੋ ਹਜ਼ਾਰ ਤਿੰਨ ਵਿਸਾਖ ਲਈ ਪਾਣੀ ਸਾ~ ਵਿਕਾਸ ਲਈ ਪਾਣੀ, ਦੋ ਹਜ਼ਾਰ ਦੋ ਸਿਹਤ ਲਈ ਪਾਣੀ, ਦੋ ਹਜ਼ਾਰ ਇੱਕ ਵੀਂ ਸਦੀ ਲਈ ਪਾਣੀ ਦੋ ਹਜ਼ਾਰ ਵਗਦੇ ਪਾਸੇ ਜਿਉਂਣਾ, ਉੱਨੀ ਸੌ ਉੱਨੀ ਸੰਸਾਰ ਪਾਣੀ ਕੀ ਇਹ ਕਾਫੀ ਹੈ? ਉੱਨੀ ਸੌ ਅਠਾਨਵੇਂ ਪਿਆਸੇ ਸਹਿਰਾਂ ਨੂੰ ਪਾਣੀ ਉੱਨੀ ਸੌ ਸਤਾਨਵੇਂ ਧਰਤੀ ਹੇਠਲਾ ਪਾਣੀ, ਉੱਨੀ ਸੌ ਛਿਆਨਵੇਂ ਔਰਤ ਅਤੇ ਪਾਣੀ, ਉੱਨੀ ਸੌ ਪਚਾਨਵੇਂ ਕੁਦਰਤੀ ਸੋਮਿਆਂ ਦੀ ਸੰਭਾਲ ਵਿਸ਼ਵ ਜਲ ਨਿਰੀਖਣ ਦਿਵਸ ਠੀਕ ਹੈ, ਅਮ ਦਿਵਸ਼ ਵਿਸ਼ਵ ਵਾਤਾਵਰਨ ਦਿਵਸ਼, ਵਿਸ਼ਵ ਵਾਤਾਵਰਨ ਦਿਵਸ਼, ਵਿਸ਼ਵ ਵਾਤਾਵਰਨ ਦਿਵਸ਼ ਪੰਜ ਜੂਨ ਨੂੰ ਇਸ ਮਕਸਦ ਨਾਲ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ ਤਾਂ ਕਿ ਇਸ ਧਰਤੀ ਤੇ ਰਹਿ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ, ਪ੍ਰਦੂਸ਼ਣ ਦੇ ਇਹਨਾਂ ਪੈ, ਇਹਨਾਂ ਪੈ ਰਹੇ ਪ੍ਰਭਾਵਾਂ, ਕਾਰਨ ਹੀ ਸੰਯੁਕਤ ਰਾਸ਼ਟਰ ਸੰਸਥਾ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇੱਕ ਮੰਚ ਤੇ ਇਕੱਠੀਆਂ ਕਰ ਕੇ ਇਸ ਗੰਭੀਰ ਮਸਲੇ ਨੂੰ ਸਮਝਣ ਅਤੇ ਇਸ ਦੇ ਹਲ ਤਲਾਸ਼ਣ ਲਈ ਯਤਨਸ਼ੀਲ ਹੈ। ਕਹਿੰਦੇ ਹਨ ਵਾਤਾਵਰਨ ਦਿਵਸ਼, ਵਿਗਿਆਨੀਆਂ ਦੇ ਸ਼ੰਕੇ, ਵਾਤਾਵਰਣ ਵਿਗਿਆਨੀਆਂ ਨੇ ਜੋ ਸ਼ੰਕੇ ਜ਼ਹਿਰ ਕੀਤੇ ਹਨ ਉਹ ਅੱਜ ਸੱਚ ਹੋਣ ਵੱਧ ਰਹੇ ਹਨ। ਓਜ਼ੋਨ ਪਰਤ ਵਿੱਚ ਛੇਕ ਹੋ ਜਾਣੇ ਗਲੇਸ਼ੀਅਰਾਂ ਦਾ ਲਗਾਤਾਰ ਪਿਘਲਣਾ ਤੇ ਆਲਮੀ ਤਪਸ਼ ਦਾ ਵੱਧਣਾ ਇਸ ਦੇ ਮਾਰੂ ਪ੍ਰਭਾਵਾਂ ਦੇ ਸਪਸ਼ਟ ਲੱਛਣ ਹਨ।

ਜਿਹੜਾ ਕਿ ਬਹੁਤ ਜਰੂਰੀ ਵੀ ਹੈ ਆਲਮੀ ਤਪਸ਼ ਅੱਜ global warming ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਧਰੁਵਾਂ ਦੀ ਬਰਫ ਪਿਘਲ ਰਹੀ ਹੈ। ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਜਾਵੇ ਤਾਂ ਸੰਮੂਦਰਾਂ ਦੇ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ ਅਤੇ ਤੱਟਵਰਤੀ ਇਲਾਕੇ ਇਸ ਵਿੱਚ ਡੁੱਬ ਜਾਣਗੇ। ਅੱਜ ਅਸੀਂ ਦੇਖ ਰਹੇਂ ਹਾਂ ਕਿ ਸਾਡਾ ਸੁੱਰਖਿਆ ਕਵਚ ਉਜੋਨ ਵਿੱਚ ਛੇਕ ਹੋ ਚੁੱਕਿਆ ਹੈ ਜਿਸ ਨਾਲ ਪਰਾਂਵੈਂਗਨੀ ਕਿਰਨਾਂ ਧਰਤੀ ਤੇ ਕੈਂਸਰ ਵਰਗੇ ਰੋਗ ਫੈਲਾ ਰਹੀਆਂ ਹਨ। Green house ਪ੍ਰਭਾਵ ਵਿੱਚ ਵਾਧਾ ਹੋ ਰਿਹਾ ਹੈ ਇਸ ਤੋਂ ਭਾਵ ਇਹ ਹੈ ਕਿ ਕਾਰਬਨ ਡਾਇਆਕਸਾਈਡ ਗੈਸ ਦੀ ਹਵਾ ਵਿੱਚ ਮਾਤਰਾ zero point zero ਪ੍ਰਤੀਸ਼ਤ ਤੋਂ ਵੱਧ ਰਹੀ ਹੈ। ਇਹੀ ਵੱਧ ਗਰਮੀ ਨੂੰ ਵਧਾਉਣ ਦਾ ਵੱਧ ਕਾਰਨ ਬਣਦਾ ਜਾ ਰਿਹਾ ਹੈ, ਸਮਾਂ ਇਹ ਹੈ ਕਿ ਮੱਨੁਖ ਦਾ ਜੋ ਵੀ ਅੱਜ ਕੰਮ ਜਿਵੇਂ ਪੈਟ੍ਰੋਲੀਅਮ ਦੀ ਵੱਧ, ਦੀ ਵਰਤੋਂ ਕਰਨ ਨਾਲ ਜਹਿਰੀਲੇ ਧੂੰਏ ਦਾ ਤੇ ਪੈਦਾਵਾਰ। ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਪੰਜਾਬੀ ਲੇਖ ਸਾਡੇ ਦੇਸ਼ ਭਾਰਤ ਅੰਦਰ ਤਿਉਹਾਰ ਜਿੰਨੇ ਖੁਸ਼ੀ ਨਾਲ ਮਨਾਏ ਜਾਂਦੇ ਹਨ ਉਨੇ ਕਿਸੇ ਦੂਜੇ ਦੇਸ ਵਿੱਚ ਨਹੀਂ ਮਨਾਏ ਜਾਂਦੇ ਦੀਵਾਲੀ ਸਾਰੇ ਭਾਰਤ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਕੱਤਕ ਦੀ ਹਨੇਰੀ ਰਾਤ ਨੂੰ ਦੀਵਿਆਂ ਦੀ ਰੋਸ਼ਨੀ ਨਾਲ ਹਨੇਰੇ ਨੂੰ ਦੂਰ ਕੀਤਾ ਜਾਂਦਾ ਹੈ ਦੀਵਾਲੀ ਦੁਸ਼ਹਿਰੇ ਤੋਂ ਠੀਕ ਵੀਹ ਦਿਨਾਂ ਪਿੱਛੋਂ ਮਨਾਈ ਜਾਂਦੀ ਹੈ ਇਸ ਦਿਨ ਹੀ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

ਬਵੰਜਾ ਰਾਜਿਆਂ ਨੂੰ ਰਿਹਾ ਕਰਕੇ ਛਡਾਇਆ ਸੀ ਤੇ ਦੀਵਾਲੀ ਵਾਲੇ ਦਿਨ ਉਹ ਹਰਿਮੰਦਰ ਸਾਹਿਬ ਅੰਮ੍ਰਿਤ ਪਹੁੰਚੇ ਸਨ ਇਸ ਕਰਕੇ ਸਿੱਖ ਲੋਕ ਦੀਵਾਲੀ ਨੂੰ

ਚਾਰੋਂ ਪਾਸੇ ਰੌਣਕਾਂ ਨਾਲ ਭਰਪੂਰ ਬਾਜ਼ਾਰ ਹੁੰਦੇ ਹਨ ਲਕੀ ਦੀਵਾਲੀਆਂ ਤੋਂ ਠੀਕ ਮਹੀਨਾ ਪਹਿਲਾਂ ਘਰਾਂ ਵਿੱਚ ਸਾਫ਼ ਸਫ਼ਾਈ ਤੇ ਰੰਗ ਰੋਗਨ ਕਰਾਉਣਾਂ ਸ਼ੁਰੂ ਕਰ ਦਿੰਦੇ ਹਨ ਉਹ ਵਿਸ਼ੇਸ਼ ਤੌਰ ਤੇ ਆਪਣੇ ਘਰਾਂ ਨੂੰ ਰੰਗ ਬਿਰੰਗੀ ਬਿਜਲੀ ਦੀ ਲਾਈਟਾਂ ਤੋਂ ਨਾਲ ਸਜਾਉਂਦੇ ਹਨ। ਦੀਵਾਲੀ ਤਾਂ ਅੰਮ੍ਰਿਤਸਰ ਦੀ ਕਾਫੀ ਮਸ਼ਹੂਰ ਮੰਨੀ ਗਈ ਹੈ ਸ਼ਾਮ ਨੂੰ ਹਰਿਗੋਬਿੰਦ ਸਾਹਿਬ ਵਿਖੇ ਹੁੰਦੀ ਦੀਪਮਾਲਾ ਨੂੰ ਵੇਖਣ ਲਈ ਸਾਰੇ ਸੰਸਾਰ ਭਰ ਵਿੱਚ ਲੋਕ ਆਉਂਦੇ ਹਨ, ਦੀਪਮਾਲਾ ਨੂੰ ਵੇਖਣ ਲਈ ਸਾਰੇ ਸੰਸਾਰ ਭਰ ਵਿੱਚ ਲੋਕ ਆਉਂਦੇ ਹਨ ਸਰੋਵਰ ਦੇ ਚਾਰੋਂ ਪਾਸੇ ਜਗਦੇ ਦੀਵਿਆਂ ਦਾ ਨਜ਼ਾਰਾ ਇੱਕ ਅਦਭੁੱਤ ਦ੍ਰਿਸ਼ ਪੇਸ਼ ਕਰਦਾ ਹੈ ਦੀਵਾਲੀ ਭਾਵੇਂ ਕਿ ਰਾਤ ਨੂੰ ਮਨਾਈ ਜਾਂਦੀ ਹੈ ਲੇਕਿਨ ਲੋਕਾਂ ਦੇ ਵਿੱਚ ਇਸ ਨੂੰ ਮਨਾਉਣ ਦਾ ਚਾਅ ਸਵੇਰ ਤੋਂ ਹੀ ਹੁੰਦਾ ਹੈ। ਲੋਕ ਬਾਜ਼ਾਰਾਂ ਵਿੱਚ ਮਠਿਆਈ ਆਤਿਸ਼ਬਾਜੀ ਖਰੀਦਦੇ ਹਨ ਇਸ ਦਿਨ ਆਪਣੇ ਯਾਰਾਂ-ਦੋਸਤਾਂ, ਰਿਸ਼ਤੇਦਾਰਾਂ ਅਤੇ ਬੰਧਨ ਮਿਠਾਈਆਂ ਦੇ ਡਿੱਬੇ ਤੇ ਖੁਸ਼ੀ ਮਹਿਸੂਸ ਕਰਦੇ ਹਨ। ਲੋਕ ਨੂੰ ਲੋਕ ਲੱਛਮੀ ਪੂਜਾ ਕਰਦੇ ਹਨ ਉਹਨਾਂ ਦਾ ਵਿਚਾਰ ਜੇਕਰ ਰਾਤ ਨੂੰ ਘਰ ਦੇ ਦਰਵਾਜ਼ੇ ਖਿੜਕੀਆਂ ਖੁੱਲੀਆਂ ਰੱਖ ਕੇ ਸੋਵਾਂਗੇ ਤਾਂ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 ਸਜਾਇਆ ਜਾਂਦਾ ਹੈ ਇਸ ਹਿੰਦੂਆਂ ਦਾ ਇੱਕ ਮਹੱਤਵਪੂਰਨ ਪ੍ਰਸਿੱਧ ਤਿਉਹਾਰ ਹੈ ਦੀਵਾਲੀ ਪੂਰੇ ਭਾਰਤ ਵਿੱਚ ਮਨਾਈ ਜਾਂਦੀ ਹੈ ਇਸ ਦਿਨ ਕਾਰਤਿਕ ਮਹੀਨੇ ਅਕਤੂਬਰ ਜਾਂ ਨਵੰਬਰ ਵਿੱਚ ਦੇ

ਪਿਆਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਘਰਾਂ ਤੋਹਫ਼ੇ ਅਤੇ ਮਿਠਾਈਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ ਲੋਕ ਦੁਸ਼ਮਣੀ ਭੁਲਾ ਕੇ ਰਲ-ਮਿਲ ਕੇ ਤਿਉਹਾਰ ਮਨਾਉਂਦੇ ਹਨ।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 ਤਿਉਹਾਰ ਦੇ ਉਤਸ਼ਾਹ ਵਿੱਚ ਲੋਕ ਰੰਗ ਬਿਰੰਗੇ ਨਵੇਂ ਕੱਪੜੇ ਪਹਿਨ ਕੇ ਬਾਜ਼ਾਰਾਂ ਅਤੇ ਦੂਜੇ ਘਰਾਂ ਨੂੰ ਜਾਂਦੇ ਹਨ ਦੀਵਾਲੀ ਤੋਂ ਇਕ ਦਿਨ ਪਹਿਲਾਂ, ਲੋਕ ਨਵੇਂ ਭਾਂਡੇ, ਗਹਿਣੇ ਆਦਿ ਖਰੀਦਦੇ ਹਨ। ਦੀਵਾਲੀ ਦੇ ਨਾਲ ਸਰਦੀ ਵੀ ਆਉਂਦੀ ਹੈ ਚੌਦਾਂ ਸਾਲਾਂ ਦਾ ਬਨਵਾਸ ਤੋਂ ਬਾਅਦ ਰਾਵਣ 'ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਭਗਵਾਨ ਰਾਮ ਲਕਸ਼ਮਣ ਅਤੇ ਸੀਤਾ ਨਾਲ ਅਯੋਧਿਆ ਪਰਤੇ ਅਯੋਧਿਆ ਵਾਪਸੀਆਂ ਦੇ ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਘਿਓ ਦੇ ਦੀਵੇ ਜਗਾਏ, ਇਸੇ ਲਈ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ

ਪੰਜਾਬੀ ਲੇਖ ਦੀਵਾਲੀ ਭੂਮਿਕਾ, ਇਹ ਤਿਉਹਾਰ ਲੋਕ ਜੀਵਨ ਦਾ ਸੱਚਾ ਪ੍ਰਗਟਾਵਾ ਹਨ ਇਹਨਾਂ ਵਿੱਚ ਕਿਸੇ ਕੌਮ ਦੀ ਹਜ਼ਾਰਾਂ ਵਰਿਆਂ ਦੀ ਅਕਲ ਅਤੇ ਤਜ਼ਰਬਾ ਨੂੰ ਸ਼ਾਮਲ ਨਹੀਂ ਹੁੰਦਾ ਸਗੋਂ ਕੌਮ ਦਾ ਸੁਭਾਅ ਉਲਝਿਆ ਹੁੰਦਾ ਹੈ, ਉਸ ਕੌਮ ਦੀ ਸਹੀ ਜਾਣਕਾਰੀ ਵੀ ਇਨ੍ਹਾਂ ਤਿਉਹਾਰਾਂ ਤੋਂ ਮਿਲ ਜਾਂਦੀ ਹੈ ਜੇਕਰ ਤਿਉਹਾਰ ਨਾ ਹੁੰਦੇ ਤਾਂ ਪੰਜਾਬੀਆਂ ਦਾ ਸੁਭਾਅ ਯਕੀਨਣ ਵਾਂਗ ਅਤੇ ਰੰਗੀਨ ਨਾ ਹੁੰਦਾ ਅਰਥ ਤਿਥ ਤਿਉਹਾਰ ਦਾ ਸੰਬੰਧ ਸਾਡੇ ਸਾਂਝੇ ਵਲਵਲਿਆਂ ਨਾਲ ਹੈ। ਖ਼ਾਸ-ਖ਼ਾਸ ਮੌਕਿਆਂ ਅਤੇ ਸਾਂਝੇ ਰੂਪ ਵਿੱਚ ਕੀਤੀਆਂ ਵਿਸ਼ੇਸ਼ ਵਿਧੀਆਂ ਅਤੇ ਕਿਰਿਆਵਾਂ ਦੀ ਤਿਥ ਤਿਉਹਾਰ ਦਾ ਰੂਪ ਧਾਰਨ ਕਰ ਲੈਂਦਾ ਹੈ, ਦੀਵਾਲੀ ਸ਼ਬਦ ਦੀਪਮਾਲਾ ਅਰਥਾਤ ਦੀਪਮਾਲਾ ਤੋਂ ਬਣਿਆ ਹੈ ਜਿਸ ਤੋਂ ਭਾਵ ਦੀਵਾਲੀ ਦੀਆਂ ਕਤਰਾਂ, ਪਾਲਾਂ, ਮਾਲਾ ਦੀਵਾਲੀ ਵਾਲੀ ਰਾਤ ਲੋਕ ਆਪਣੇ ਘਰਾਂ ਦੀਆਂ ਕੰਧਾਂ, ਮੁੱਖ ਅਤੇ ਦੀਵਾਰਾਂ ਬਨੇਰਿਆਂ ਉੱਤੇ ਦੀਵੇ ਜਾਂ ਮੋਮਬੱਤੀਆਂ ਦੀ ਕਤਾਰਾਂ ਲਗਾ ਦੇਂਦੇ ਹਨ ਅੱਜ ਕੱਲ੍ਹ ਦੀਵਿਆਂ ਦੀ ਥਾਂ ਬਲਬਲਾਂ ਦੀਆਂ ਲੜਕੀਆਂ ਲੈ ਲਈਆਂ ਹਨ ਕੌਮੀ ਤਿਉਹਾਰ ਪੰਜਾਬ ਵਿੱਚ ਤਿੱਥ ਤਿਉਹਾਰਾਂ ਦਾ ਕਾਫ਼ਲਾ

ਕੁੱਝ ਦਾ ਕੁੱਝ ਸੰਬੰਧ ਇਤਿਹਾਸ, ਮਹਿਮਾਸ ਨਾਲ ਹੁੰਦਾ ਹੈ ਇਨ੍ਹਾਂ ਵਿੱਚ ਪ੍ਰਮੁੱਖ ਤਿਉਹਾਰ ਦੀਪਮਾਲਾ ਹੈ ਭਾਰਤ ਦਾ ਕੌਮੀ ਤਿਉਹਾਰ ਹੈ, ਇਹ ਸਾਡਾ ਸਰਬ ਸਾਂਝਾ ਤਿਉਹਾਰ ਹੈ ਜੋ ਸਾਰੇ ਭਾਰਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾਂਦਾ ਹੈ ਨਿਸ਼ਚਿਤ ਸਮਾਂ, ਦੀਵਾਲੀ ਹਰ ਤਰ੍ਹਾਂ ਸਾਲ ਕੱਤਕ ਦੀ ਮੱਸਿਆ ਨੂੰ ਆਉਂਦੀ ਹੈ। ਆਮ ਤੌਰ 'ਤੇ ਇਹ ਦਿਨ ਦਸਹਿਰੇ ਤੋਂ ਵੀਹ ਦਿਨ ਮਗਰੋਂ ਆਉਂਦਾ ਹੈ ਮੱਸਿਆ ਦੀ ਇਹ ਰਾਤ ਜ਼ਿਆਦਾਤਰ ਨਵੰਬਰ ਮਹੀਨੇ ਵਿੱਚ ਆਉਂਦੀ ਹੈ ਰਾਤ ਨੂੰ ਜਗਦੀ ਦੀਵਿਆਂ ਦੀ ਰੋਸ਼ਨੀ ਲੋਕਾਂ ਦੇ ਦਿਲਾਂ ਦੀਆਂ ਹਨੇਰੀਆਂ ਗੁੱਠਾਂ ਨੂੰ ਵੀ ਰੁਸ਼ਾ ਦਿੰਦੀਆਂ ਹਨ ਹਿੰਦੂਆਂ ਸਿੱਖਾਂ ਤੇ ਸਾਂਝਾ ਤਿਉਹਾਰ ਦੀਵਾਲੀ ਹਿੰਦੂਆਂ-ਸਿੱਖਾਂ ਅਤੇ ਸਾਂਝਾ ਤਿਉਹਾਰ ਹੈ। ਇਸ ਸਰਬ-ਸਾਂਝੇ ਤਿਉਹਾਰ ਨਾਲ ਕਈ ਇਤਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਹਨ ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲਾਂ ਦਾ ਬਣਵਾਸ ਕੱਟ ਕੇ ਸੀਤਾ ਜੀ ਦੇ ਸਮੇਤ ਵਾਪਸ ਅਯੋਧਿਆ ਆਏ ਹਨ। ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਅਯੋਧਿਆ ਨਿਵਾਸੀਆਂ ਦੀ ਦੀਪਮਾਲਾ ਕਰਕੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ ਇਸੇ ਦਿਨ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹੇ ਵਿੱਚ ਬਵੰਜਾ ਰਾਜਿਆਂ ਨੂੰ ਸਮੇਤ ਰਿਹਾਅ ਕਰਕੇ ਵਾਪਸ ਅੰਮ੍ਰਿਤਸਰ ਪੁੱਜੇ ਸਨ ਇਸ ਤਿਉਹਾਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ ਹੋਰ ਇਤਿਹਾਸ, ਇਸ ਦਿਨ ਰਾਜਾ ਬਿਕਰਾਮਾਜੀਤ ਅਤੇ ਸਿੰਘਾਸਨ ਸੰਭਾਲਿਆ ਸੀ ਇਹ ਸ਼ਾਹੀ ਜਿੱਤ ਦੀ ਖ਼ੁਸ਼ੀ ਦੀਵੇ ਜਗਾ ਕੇ ਮਨਾਈ ਜਾਂਦੀ ਹੈ ਇੱਕ ਤੌਰ ਤੇ ਵਿਚਾਰ ਅਨੁਸਾਰ ਇਹ ਦਿਨ ਭਗਵਾਨ ਮਹਾਂਰਿਸ਼ੀ ਮੁਕਤੀ ਪ੍ਰਾਪਤ ਕੀਤੀ ਸੀ ਜਿੱਤ ਜਿਸ ਦੀ ਖ਼ੁਸ਼ੀ ਵਿੱਚ ਜੈਨ ਧਰਮ ਨੂੰ ਮੰਨਣ ਵਾਲਿਆਂ ਦਾ ਦੀਪਮਾਲਾ ਕੀਤੀ ਇਸ ਤਰ੍ਹਾਂ ਦੀਵਾਲੀ ਮਨਾਉਣ ਵਿੱਚ ਕਸ਼ਟਾਂ ਤੋਂ ਮੁਕਤ ਪ੍ਰਾਪਤ ਕਰਨ ਦੀਆਂ ਭਾਵਨਾ ਰਲੀ ਹੋਈ ਹੈ।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 ਤਿਉਹਾਰ ਅਸਲੀ ਰੂਪ ਵਿੱਚ ਮੌਸਮੀ ਤਿਉਹਾਰ ਹੈ ਜੋ ਪੁਰਾਤਨ ਸਮੇਂ ਤੋਂ ਮਨਾਇਆ ਜਾ ਰਿਹਾ ਹੈ ਰੁੱਤ ਬਦਲੀ ਨਾਲ ਸੰਬੰਧਿਤ ਹੋਣ ਕਰਕੇ ਲੋਕ ਸਰਦੀ ਤੋਂ ਬਚਣ ਲਈ ਇਸ ਦਿਨ ਨੂੰ ਅੰਦਰ ਸੌਣਾ ਸ਼ੁਰੂ ਕਰਦੇ ਹਨ।

ਸਾਫ਼ ਸਫ਼ਾਈ ਕਰਦੇ ਹਨ ਪਟਾਕੇ ਚਲਾ ਕੇ ਆਪਣੀ ਖ਼ੁਸ਼ੀ ਨੂੰ ਮਨਾਉਂਦੇ ਹਨ ਬਜ਼ਾਰਾਂ ਦੀ ਸਜ ਸਜਾਵਟ ਇਸ ਦਿਨ ਸਾਰਾ ਬਾਜ਼ਾਰ ਚੰਗੀ ਤਰ੍ਹਾਂ ਸਜਿਆ ਧਜਿਆ ਹੁੰਦਾ ਹੈ ਬਜ਼ਾਰ ਇੱਕ ਇਹੋ ਜਿਹਾ ਮਹੀਨਾ ਹੈ ਜੋ ਕਿ ਸਜਣੇ ਸ਼ੁਰੂ ਹੋ ਜਾਂਦੇ ਹਨ ਦੀਵਾਲੀ ਵਾਲੇ ਦਿਨ ਬਜ਼ਾਰਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ ਖ਼ਾਸ ਕਰ ਹਵਾਲੀਆ, ਖਿਡੌਣਿਆਂ ਅਤੇ ਪਟਾਕਿਆਂ ਦੀਆਂ ਦੁਕਾਨਾਂ ਦੀ ਰੌਣਕ ਵੱਖਰੀ ਹੁੰਦੀ ਹੈ ਮੌਸਮ ਖਾਣ ਪੀਣ ਨਾਲ ਢੁਕਵਾਂ ਹੁੰਦਾ ਹੈ ਇਸ ਲਈ ਲੋਕ ਬਹੁਤ ਹੀ ਜ਼ਿਆਦਾ ਮਠਿਆਈਆਂ ਖ਼ਰੀਦਦੇ ਹਨ ਦੀਵਾਲੀ ਵਾਲੀ ਰਾਤ ਦਾ ਦ੍ਰਿਸ਼ ਦੀਵਾਲੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਘਰਾਂ ਵਿੱਚ ਅੰਦਰ ਬਾਹਰ ਲੜੀਆਂ ਲੱਗ ਜਾਂਦੀਆਂ ਹਨ ਸ਼ੁਰੂ ਵਿੱਚ ਘਿਓ ਫਿਰ ਤੇਲ ਜਲਦੀਆਂ ਹਨ, ਘਿਓ ਫਿਰ ਤਲੀਆਂ ਤੇ ਦੀਵਿਆਂ ਲਈ ਜਾਣ ਲੱਗ ਜਾਂਦੀਆਂ ਹਨ। ਅੱਜ-ਕਲ੍ਹ ਦੀਵੇ ਕੇਵਲ ਸ਼ਗਨ ਮਾਤਰ ਰਹੇ ਹਨ ਇਹ ਥਾਂ ਮੋਮਬੱਤੀਆਂ ਤੋਂ ਅਗੋਂ ਭਾਂਤ-ਭਾਂਤ ਦੇ ਬਲਬਾਂ ਦੇ ਲਈ ਹੈ ਇਸ ਰਾਤ ਨੂੰ ਲੋਕ ਪਹਿਲਾਂ ਧਾਰਮਿਕ ਸਥਾਨਾਂ, ਮੜ੍ਹੀਆਂ ਮਸਾਣਾਂ, ਸਮਾਧਾਂ, ਰੂੜ੍ਹੀਆਂ 'ਤੇ ਦੀਵੇ ਜਗਾਉਂਦੇ ਹਨ।

Hello ਹੋਰ ਫਿਰ ਹਰਜੋਤ ਕੀ ਹਾਲ ਚਾਲ ਹੈ?

Disturb ਤੇ ਨੀ ਨਾ ਕੀਤਾ phone ਕਰਕੇ। ਉਹ ਯਾਰ ਕਿੱਥੇ ਆਸਟ੍ਰੇਲੀਆ ਤੋਂ ਅਗਰ ਆਸਟ੍ਰੇਲੀਆ ਉਡਾਰੀ ਮਾਰੀ ਹੁੰਦੀ ਤੈਨੂੰ ਮੈਂ local number ਤੋਂ phone ਕਰਨਾ ਸੀ, ਪਹਿਲਾਂ ਇਹ ਦੱਸ ਹਾਂ ਪਾਗਲ ਯਾਰ ਕੁਛ ਨੀ ਜਿਹੜਾ ਤੂੰ ਆਸਟ੍ਰੇਲੀਆ ਦੀ ਕਹਿੰਦੀ ਪਈ ਆਂ ਨਾ ਯਾਰ cancel ਕਰ ਦਿੱਤਾ ਮੈਂ ਸਾਰਾ ਨਾ ਕਿਉਂਕਿ ਨਾ mother actually ਬਿਮਾਰ ਹੋ ਗਏ ਹੈ ਤੇ ਤਾਂ ਕਰਕੇ ਫਿਰ ਮੈਂ ਸਾਰਾ withdraw ਕਰਵਾ ਦਿੱਤਾ, ਤੈਨੂੰ ਪਤਾ brother ਛੋਟਾ ਹੈਗਾ ਹੈ eighth class ਵਿੱਚ ਹੈਗਾ ਤੇ ਤਾਂ ਕਰਕੇ, ਮੇਰਾ ਨਾ ਅੱਜ mood ਥੋੜ੍ਹਾ upset ਸੀਗਾ ਮੰਮਾ ਨੂੰ ਲੈ ਕੇ ਤੇ ਤੈਨੂੰ ਪਤਾ ਮੇਰੀ best friend ਸਿਰਫ਼ ਤੂੰ ਹੈ ਕਿ ਚੱਲ ਮੇਰਾ ਮਨ ਕਰਦਾ ਸੀ ਮੈਂ ਤੇਰੇ ਨਾਲ ਹੀ ਗੱਲ ਕਰ ਲਵਾਂ।

ਪਹਿਲੇ ਇਹ ਦੱਸ ਤੇਰੇ ਜਿਹੜੇ ਰਿਸ਼ਤੇਦਾਰ ਰਹਿੰਦੇ ਆ, ਉਹ ਕਨੇਡਾ ਰਹਿੰਦੇ ਆ ਆਸਟ੍ਰੇਲੀਆ? ਤੇ ਮੇਰੀ ਗੱਲ ਸੁਣ ਤੂੰ ਉਹਨਾਂ ਕੋਲੋਂ offer letter ਨੀ ਮੰਗਵਾ ਸਕਦੀ, ਜ਼ਰੂਰੀ ਇੰਨਾ ਖ਼ਰਚਾ ਕਰਨਾ ਵਾਂ ਹੈਂ।

ਗੱਲ ਤਾਂ ਤੇਰੀ ਬਿਲਕੁਲ ਸਹੀ ਹੈ ਲੇਕਿੰਨ guidance ਦੀ ਗੱਲ ਨੀ ਹੁੰਦੀ ਹੈਗੀ ਜਿਹੜੇ center ਮੈਂ ਲੱਗੀ ਦੀ ਹਾਂ ਨਾ ਹੁਣ job ਕਰਦੀ ਪਈ ਹੈਗੀ ਹਾਂ ਉਹ IELTS ਦੇ related ਹੀ ਹੈਗਾ ਤੇ ਨਾਲ ਉੱਥੇ ਜਿਹੜਾ ਉਹਨਾਂ ਦਾ embassy ਦਾ ਜਿਹੜਾ ਚੱਕਰ ਹੈਗਾ ਨਾ, ਉਹ visa ਵਗ਼ੈਰਾ ਵੀ ਲਗਾ ਦਿੰਦੇ ਤੇ ਉਹਨਾਂ ਨੇ ਮੈਨੂੰ suggestion ਦਿੱਤੀ ਸੀਗੀ ਕਿ ਸਿਵਾ~ ਆਹ ਨੂਰ ਤੂੰ ਪਤਾ ਹੈ ਕੀ ਕਰ, ਤੂੰ ਉਹ tourist visa ਚੱਲ ਜਾ ਜਿੱਦਾਂ ਤੇਰੀ ਆਸਟ੍ਰੇਲੀਆ ਵਿੱਚ ਅਗਰ ਤੇਰੀ ਮਾਸੀ ਹੈਗੀ ਹੈ, ਦੇਖ ਜਿੱਦਾਂ ਤੇਰੇ ਵੀ ਰਿਸ਼ਤੇਦਾਰ ਆਸਟ੍ਰੇਲੀਆ ਵਿੱਚ ਹੈਗੇ ਆ ਤੇ ਰਿਸ਼ਤੇਦਾਰ ਦਾ ਫ਼ਾਇਦਾ ਚੁੱਕ ਨਾ ਤੇ ਰਿਸ਼ਤੇਦਾਰਾਂ ਨੇ ਇੰਨਾ ਇੰਨਾ ਖ਼ਰਚਾ ਕਰ ਦਿੱਤਾ ਇਹਨਾਂ ਦੇ ਉੱਤੇ ਤੇ ਬਾਅਦ ਵਿੱਚ ਫਿਰ ਹੱਥ ਵੀ ਨੀ ਆਉਂਦੇ ਤੇ ਤੂੰ ਉਹਨਾਂ ਨੂੰ ਬੋਲ ਕਿ ਮੈਨੂੰ ਬੁਲਾਓ, ਤੇ ਮੇਰੀ ਗੱਲ ਸੁਣ,

ਗੱਲ ਤੇ ਤੇਰੀ ਬਿਲਕੁਲ ਸਹੀ ਹੈ, ਮੇਰੀ ਤੇ ਮਾਸੀ ਨੇ ਵੀ ਤਾਂ ਮੰਮੀ ਦੇ ਕਾਰਨ ਕੀਤਾ ਸੀਗਾ ਕਿ ਮੰਮਾ ਥੋੜ੍ਹੇ ਠੀਕ ਨੀ ਰਹਿੰਦੇ ਤੇ ਕੁੜੀ ਜਾ ਕੇ ਬਾਹਰ ਕਮਾ ਲਏਗੀ, ਨਹੀਂ ਤੇ ਤੈਨੂੰ ਪਤਾ ਹੈ ਸਾੜ ਤੇ ਉਹਨਾਂ ਨੂੰ ਇੱਥੇ ਹੀ ਪੈ ਗਈ ਸੀ ਜਦੋਂ ਕਿਹਾ ਸੀਗਾ ਕਿ ਮੈਂ law ਦੀ ਪੜ੍ਹਾਈ ਕਰਨੀ ਹੈ ਮੈਂ ਵਕੀਲੀ ਬਣਨੀ ਹੈ, ਸਾੜ ਤੇ ਉਹਨੂੰ ਉਦੋਂ ਹੀ ਪੈ ਗਈ ਸੀਗੀ ਕਿ ਹਾ ਇੰਨੀ ਏਦਾਂ ਮਤਲਬ law ਕਰੇਗੀ ਤੈਨੂੰ ਪਤਾ ਹੈ law ਲਈ ਕਿੰਨਾ ਪੈਸਾ ਹੁੰਦਾ ਹੈਗਾ ਤੇ ਪਤਾ ਹੀ ਆ ਤੈਨੂੰ ਮੋਟੇ ਵਕੀਲ ਕਿੱਦਾਂ ਛਿੱਲਦੇ ਹੈ ਲੋਕਾਂ ਦੀ। ਤੇ ਬਸ ਫਿਰ ਉਹੀ ਲੈਣਾ ਸੀਗਾ ਮੈਂ ਤੇ ਉਦੋਂ ਮਾਸੀ ਨੂੰ ਹਾਏ ਲੱਗ ਗਈ, ਫਿਰ ਮੰਮੀ ਨੂੰ ਕਹਿ ਕਹਿ ਕੇ ਮੰਮਾ ਨੇ ਕਹਿ ਦਿੱਤਾ ਕਿ ਚਲੋ ਕੋਈ ਗੱਲ ਨੀ, ਮੇਰੀ ਕੁੜੀ ਨੂੰ ਬੁਲਾ ਲਓ, ਤੈਨੂੰ ਪਤਾ ਮਾਸੀ ਦੀ ਉੱਥੇ ਨਾ ਮੇਰੀ ਮਾਤਾ ਨੇ ਦਸ ਪੰਦਰਾਂ ਸਾਲ ਪਹਿਲੇ ਉਹਦੇ ਮੁੰਡੇ ਨੂੰ ਪੈਸੇ ਭੇਜੇ ਸੀਗੇ, ਤੇ ਤਾਂ ਜਾ ਕੇ ਮੇਰੀ ਮੁੰਡਾ ਉਹਦਾ settle ਹੋਇਆ ਸੀਗਾ ਉੱਥੇ ਤੇ ਉਹ ਉਹਨਾਂ ਨੂੰ ਅਹਿਸਾਨ ਭੁੱਲ ਜਾਂਦੇ ਆ। ਗੱਲ ਤੇ ਤੇਰੀ ਬਿਲਕੁਲ ਸਹੀ ਹੈ ਰਿਸ਼ਤੇਦਾਰ ਕਿਸੇ ਦੇ ਵੀ ਨੀ ਉੱਪਰ ਨੂੰ ਉੱਠਣ ਦਿੰਦੇ ਚੱਲ ਯਾਰ ਮੈਂ ਅੱਗੇ ਤੈਨੂੰ ਪਤਾ ਮੈਂ ਤੈਨੂੰ starting ਵਿੱਚ ਬੋਲਿਆ ਸੀ ਮੇਰਾ mood ਠੀਕ ਨੀ ਹੈ, ਹੋਰ ਰਿਸ਼ਤੇਦਾਰਾਂ ਦੀਆਂ ਗੱਲਾਂ ਲਾ ਕੇ ਨਾ ਮੇਰਾ ਦਿਮਾਗ ਖ਼ਰਾਬ ਕਰੇ ਦੀ, ਚੁੱਪ ਕਰ ਜਾ ਤੂੰ ਬਾਹਰ ਕਿਸ base ਤੇ ਜਾਣਾ ਕੀ ਪੜ੍ਹਾਈ ਕੀਤੀ ਹੈ ਤੂੰ ਹੁਣੇ, ਅੱਛਾ ਅੱਛਾ ਮਤਲਬ ਤੂੰ ਆਹੋ ਸੱਚ ਯਾਰ ਮੈਂ ਕੀ ਤੇਰੇ ਕੋਲੋਂ ਪੁੱਛਦੀ ਹਾਂ ਯਾਰ ਮੈਨੂੰ ਨਾ ਇੱਥੇ ਲੱਗ ਯਾਰ ਮੈਨੂੰ ਇੱਥੇ ਪਤਾ ਮੰਮਾ ਦੀ ਥੋੜ੍ਹੀ tension 'ਚ ਆਉਂਦੀ ਰਹਿੰਦੀ ਮੈਨੂੰ ਸਭ ਭੁੱਲ ਜਾਂਦਾ ਹੈ ਮੈਂ ਤੇ ਤੂੰ ਇਕੱਠੇ ਤੇ twelfth ਕੀਤੀ ਸੀ but ਯਾਰ ਤੂੰ ਮੈਨੂੰ

ਨਹੀਂ ਨਹੀਂ ਕੋਈ ਗੱਲ ਨੀ ਤੇ ਮੇਰੀ ਗੱਲ ਤੇ ਸੁਣ ਮੇਰੀ ਗੱਲ ਸੁਣ ਤੂੰ ਚਾਹੁੰਦੀ ਕੀ ਹੈ ਹੁਣ ਤੂੰ ਮਤਲਬ ਕਿ ਤੇਰੇ ਕੋਲ ਕਿੰਨਾ ਕੁ arrangement ਹੈਗੀ ਹੈ ਪੈਸਿਆਂ ਦੀ?

ਤੇਰੀ ਆਵਾਜ਼ ਨਹੀਂ ਆ ਰਹੀ ਹਰਜੋਤ। ਹਾਂ ਹੁਣ ਆਈ ਆਵਾਜ਼ ਮੈਂ ਕਿਹਾ ਤੇਰੇ ਕੋਲ ਬਾਰਾਂ, ਅੱਛਾ ਤੇ ਮੈਂ ਪੁੱਛਣਾ ਸੀਗਾ ਕਿ ਤੇਰਾ ਫਿਰ ਬਾਰਾਂ ਮਤਲਬ ਕਿ ਬਾਰਾਂ ਤੇਰਾਂ ਹੈਗਾ ਤੇਰੇ ਕੋਲ, ਬਾਰਾਂ ਤੇਰਾਂ ਲੱਖ? ਫਿਰ ਹਰਜੋਤ ਬਾਰਾਂ ਤੇਰਾਂ ਲੱਖ ਨਾਲ ਨੀ ਨਾ ਬਾਰਾ ਖਾਣਾ, ਤੂੰ ਆਪੇ ਸੋਚ ਨਾ ਬਾਰਾਂ ਤੇਰਾਂ ਲੱਖ ਤੇ ਕੱਖ ਵੀ ਨੀ ਹੁੰਦਾ ਬਾਹਰ ਜਾਣ ਵਾਸਤੇ ਯਾਰ ਮੈਂ ਪਤਾ ਕੀ ਕੀਤਾ ਸੀ, ਮੈਂ ਨਾ ਮਤਲਬ ਕਿ center ਜਾ ਕੇ ਪਹਿਲੇ english ਦੀ coaching ਲਿੱਤੀ ਸੀਗੀ ਤੇ ਮਤਲਬ ਕਿ ਮੈਨੂੰ ਥੋੜ੍ਹੇ tenses clear ਹੋਏ ਤੇ ਫਿਰ ਉਸ ਤੋਂ ਬਾਅਦ ਜਾ ਕੇ level ਵਧਿਆ ਤੈਨੂੰ ਮੈਂ ਤੈਨੂੰ ਸਿੱਧੀ ਜਿਹੀ ਗੱਲ ਦੱਸਾਂ ਤੇ ਇਹ test ਜਿਹੜਾ ਹੈਗਾ ਨਾ, ਜਿਹੜਾ ਤੂੰ ਦੇਣਾ ਹੈ, ਉੱਥੇ ਬਾਹਰ ਜਾਣ ਤੇ ਉਹ ਹੁੰਦਾ ਹੈ IELTS ਦਾ test ਜੇ ਤੂੰ ਆਸਟ੍ਰੇਲੀਆ ਜਾਣਾ ਨਾ ਤੇ ਉੱਥੇ PTE ਵੀ ਹੈਗੀ ਹੈ, ਠੀਕ ਹੈ but ਤੈਨੂੰ ਮੈਨੂੰ, ਮੈਨੂੰ ਪਤਾ ਤੇਰਾ ਤੈਨੂੰ typing ਵਿੱਚ ਤੇਰਾ ਹੱਥ ਥੋੜ੍ਹਾ tight ਹੈ ਤੇ ਤੂੰ PTE ਨਾ ਕਰੀਂ PTE ਸਾਰਾ computer base ਹੁੰਦਾ ਹੈ। ਜੋ ਕਰਨਾ ਹੈ computer ਦੇ ਉੱਤੇ ਕਰਨਾ ਹੈ ਲੇਕਿੰਨ ਜਿਹੜੀ IELTS ਹੁੰਦੀ ਹੈ ਨਾ ਉਹ ਤੇਰੇ ਕੋਲ ਆਪੇ papers ਦੇ through ਹੋਣਾ pen paper ਕਾ~ ਅਹ sorry pen paper ਵਾਲਾ ਪੇ~ ਪੈ~ ਅਹ sorry paper ਹੁੰਦਾ ਹੈ exam ਹੁੰਦਾ ਹੈ। ਤੇ ਉਹਦੇ ਵਿੱਚ ਪਤਾ ਕੀ ਹੁੰਦਾ ਹੈ ਉਹਦੇ ਵਿੱਚ band scores ਹੁੰਦੇ ਹੈਗੇ ਆ ਨੋਂ band ਹੁੰਦੇ ਆ total ਤੇ ਚਾਰ module ਹੁੰਦੇ ਆ ਇੱਕ listening ਹੋ ਗਿਆ, ਇੱਕ reading ਹੋ ਗਿਆ, ਇੱਕ writing ਹੋ ਗਿਆ ਤੇ ਇੱਕ speaking ਹੋ ਗਿਆ। ਮੈਂ ਕਹਿੰਦੀ ਹਾਂ ਅਗਰ ਤੇ ਜੇ listening ਵਿੱਚ number ਆ ਜਾਂਦੇ ਆ ਨਾ, ਸਾਢੇ ਕੁ ਛੇ ਤੇ ਤੂੰ speaking ਵਿੱਚ ਸਾਢੇ ਛੇ ਲੈ ਲਾ reading ਤੇ writing ਥੋੜ੍ਹੀ tough ਹੁੰਦੀ ਹੈ, ਉਹ ਦੋਨਾਂ ਵਿੱਚ ਤੂੰ ਛੇ ਛੇ ਲੈ ਲਾ, ਤੇ ਤੇਰੀ overall ਸਾਢੇ ਛੇ ਬਣ ਜਾਣੇ ਆਂ ਤੇ ਆਇ~ ਬਾਹਰ ਆਸਟ੍ਰੇਲੀਆ ਜਾਣ ਵਾਸਤੇ ਸਾਢੇ ਛੇ ਬਹੁਤ ਹੁੰਦੇ ਹੈ, ਠੀਕ ਹੈ ਫਿਰ ਜਿਹੜਾ ਕਿ ਤੇਰਾ ਦੋ ਸਾਲ ਦਾ ਜਿਹੜਾ gap ਹੈ ਨਾ, ਤੇਰਾ ਦੋ ਸਾਲ ਦਾ ਨਾ ਅਸੀਂ ਕੋਈ diploma ਬਣਾ ਸਕਦੇ ਹਾਂ, ਤੂੰ ਤੇ ਬੜੇ ਸਹੀ ਮੌਕੇ ਤੇ ਮੈਨੂੰ ਦੱਸਿਆ ਹੈਗਾ,

ਤੇ ਤੂੰ ਦੋ ਸਾਲ ਵਿੱਚ ਮਜ਼ੇ ਨਾਲ ਇੱਕ diploma ਬਣਾ ਸਕਦੀ ਹੈ, ਠੀਕ ਹੈ ਨਾ ਨਾ ਅੱਜ ਕੱਲ੍ਹ ਏਦਾਂ ਦਾ ਕੁਛ ਨੀ ਹੈਗਾ ਸਾਡੇ ਇੱਕ ਹੈਗੇ ਆ institute ਵਾਲੇ ਉਹ ਮਤਲਬ ਕਿ diploma arrange ਕਰਵਾ ਦਿੰਦੇ ਆ ਬੰਦੇ ਨੂੰ ਅਗਰ ਨਹੀਂ diploma ਤੇ ਤੇਰਾ experience ਬਣਾ ਦੇਵਾਂਗੇ work ਵਿੱਚ।

ਚੱਲ ਮੈਂ ਤੈਨੂੰ ਇਹ ਕਹਿੰਦੀ ਹਾਂ ਬੇਸ਼ਕ ਬੇਸ਼ਕ ਇਹ ਕੰਮ illegal ਹੁੰਦੇ ਹੈ ਲੇਕਿੰਨ ਦੇਖ ਮੇਰੀ ਗੱਲ ਸੁਣ ਹੁਣ ਜਿੱਦਾਂ ਮੈਨੇ ਬਾਹਰ ਜਾਣਾ ਹੈ, ਕੁਛ ਅੱਛਾ ਬੰਦਾ ਬਸ intention ਸਾਫ਼ ਹੋਣੀ ਚਾਹੀਦੀ ਸਭ ਕੰਮ ਹੋ ਜਾਂਦਾ ਹੈ, ਪਹਿਲੇ ਹੀ ਤੇਰੀ file apply ਏਦਾਂ ਹੀ ਕਰਨੀ ਹੈ, ਬਿਨਾਂ gap ਤੋਂ ਬਿਨਾਂ ਕੁਛ ਕੀਤੇ ਦੇ, ਜੇ ਉਹ ਮੰਨਣਗੇ ਠੀਕ ਹੈ, ਨਹੀਂ ਮੰਨਣਗੇ ਫਿਰ ਇਸ ਤੋਂ ਬਾਅਦ ਤੂੰ ਇਹ ਸਭ ਕੁਛ ਸੋਚਣਾ otherwise ਨਹੀਂ ਸੋਚਣਾ ਠੀਕ ਹੈ ਤੇ ਇਸ ਤੋਂ ਬਾਅਦ ਤੂੰ ਇਹ ਲਾ ਲੈ ਵੀ ਤੇਰਾ ਸਭ ਤੋਂ ਪਹਿਲੇ embassy fees ਜਾਣੀ ਹੈ, embassy fees ਦਾ ਮਤਲਬ ਇਹ ਹੁੰਦਾ ਹੈ ਕਿ ਤੂੰ offer ਮੰਗਵਾਇਆ ਕਰਨੀ ਹੈ ਕਿਸੇ college ਕੋਲੋਂ